ਕਲਾਸ ਚ ਗਾਣੇ ਗਾਉਂਦਾ ਰਹਿੰਦਾ ਸੀ। ਘਰ ਚ ਵੀ ਐਵੇਂ ਤੁਰਿਆ ਫਿਰਦਾ ਗੂੰਗਾਉਂਦਾ ਹੀ ਰਹਿੰਦਾ ਉਹ ਹਾਂ ਸੁਭਾਅ ਜੇਹਾ ਪੈ ਗਿਆ ਓਹਨੂੰ। ਹੁਣ ਤੇ ਪਹਿਲੇ ਪੈ ਰਿਹਾ ਗਾ।

ਹੋਰ ਸੁਣਾ ਭੈਣੇ ਕੀ ਕਰਦੀ ਹੁੰਨੀ ਆ? ਕੁਛ ਨੀ ਭੈਣੇ ਪੇਪਰ ਚਲ ਰਹੇ ਸੀ ਪੜ੍ਹਦੀ ਹੁੰਨੀ ਆ। ਹੋਰ ਘਰੇ ਠੀਕ ਨੇ ਸਾਰੇ? ਹਾਂ ਸਾਰੇ ਘਰੇ ਠੀਕ ਠਾਕ ਤੂੰ ਦੱਸ ਕਿਵੇਂ ਨੇ?

ਗੁਰਲੀਨ ਆ ਸਾਡੇ ਆਲੀ ਗੁਰਲੀਨ ਇਕ ਨੂੰ ਉਈ ਕਹੀ ਜਾਊਗੀ।

ਆਪਣਿਆਂ ਨੂੰ ਅਮੋਲਕ ਨੂੰ।

ਟੀਵੀ ਦਾ ਲਾਲਚ ਦੇ ਰੱਖਿਆ ਓਹਨੂੰ।

ਕਹਿ ਦਿੰਦੀ ਆ ਬਈ ਟੀਵੀ ਤੇ ਤਾਂ ਆਊਗਾ। ਹੋਰ ਸਾਡੀ ਕਲਾਸ ਦੀ ਜਿਹੜੀ ਪ੍ਰਵੀਨ ਆ।

ਉਹ ਦੂਜੇ ਦੂਸਰੇ ਜਵਾਕਾਂ ਨੂੰ ਓਹਨੂੰ ਐਂ ਗਾ ਭੀ ਪੇਪਰ ਚੋ ਮੈਂ ਨਾ ਫੇਲ ਹੋ ਜਾ।

ਹੋਰ ਕਿ ਮੈ ਦੂਜੇ ਜਵਾਕਾਂ ਨੂੰ ਲਾਲਚ ਦੇ ਦਿਨੀ ਆ। ਗੁਰਲੀਨ ਆ ਓਹਨੂੰ ਜਾਣ ਜਾਣ ਕੇ ਗਾਣੇ ਦਸੀ ਜਾਉ। ਸਾਡੀ ਕਲਾਸ ਦੀ ਪ੍ਰਵੀਨ ਵੀ ਐਂ ਹੀ ਕਰਦੀ ਆ ਭੈਣੇ।

ਓਹਦੇ ਅਮੋਲਕ ਦੇ ਇਹ ਗੱਲ ਜਬਾਨ ਤੇ ਚੜ ਗਈ।

ਹੋਰ ਗਾਣਾ ਜੇਹਾ ਓਹੀ ਗਾਉਂਦਾ ਰਹਿੰਦਾ ਉਹ।

ਉਹ ਕਿਤੇ ਮਾਸਟਰ ਦੇ ਸਾਮਣੇ ਗਾਤ ਹੋਣਾ ਓਹਨੇ ਗਾਣਾ। ਫਿਰ ਛਿੱਤਰ ਪਏ ਓਹਦੇ ਭੈਣੇ। ਹੋਰ ਬੇਜ਼ਤੀ ਹੋਗੀ ਕਹਿੰਦਾ ਮੇਰੀ। ਫਿਰ ਮੇਰੇ ਲਈ ਦਾਦੀ ਨੇ ਏਨਾ ਪੁੱਛਿਆ ਬੀ ਕੀ ਹੋਗਿਆ ਕਹਿੰਦਾ ਮੈਂ ਨਹੀਂ ਦੱਸਦਾ। ਸਾਡੀ ਕਲਾਸ ਦੀ ਜਿਹੜੀ ਪ੍ਰਵੀਨ ਆ ਨਾ। ਹੋ। ਉਹ ਜਵਾਕਾਂ ਦੇ ਪਰੌਂਠੇ ਕੱਢ ਕੇ ਖਾ ਜਾਂਦੀ ਆ .

ਹੋਰ ਸੁਣਾ ਭੈਣੇ ਗੱਲਾਂ। ਹੋਰ ਕਿਨਵੀ ਚ ਹੋਗੀ ਭੈਣੇ ਤੂੰ? ਮੈਂ ਭੈਣੇ ਕਰਦੀ ਆ। ਅੱਛਾ ਮੈ ਤਾਂ ਬੀ ਐ ਕਰੀ ਜਾਂਦੀ ਸੀ। ਹੋਰ ਉਹ ਗੁਰਸੇਵਕ ਨੇ ਓਹਨੂੰ ਪੁੱਛਿਆ ਵੀ ਸੀ ਅਮੋਲਕ ਨੂੰ।

ਉਹ ਕਹਿੰਦਾ ਕਹਿੰਦਾ ਬੀ ਅੱਜ ਕਿਹੜਾ ਤੇਰੇ ਪਹਿਲੀ ਵਾਰ ਕੁੱਟ ਪਈ ਆ। ਹਮ ਰੋਜ ਹੀ ਪੈਂਦੀ ਆ ਉਹ ਤਾਂ ਓਹਦੇ। ਬੀ ਚੱਲ ਦੱਸ ਦੇ ਸ਼ਰਮਾਈ ਜਾਂਦਾ ਗਾ।

ਸ਼ਰਮਾਈ ਓ ਜਾਂਦਾ ਸੀ ਇਹ। ਗੁਰਲੀਨ ਹੱਸਪੀ। ਉਹ ਕਹਿੰਦੀ ਕਹਿੰਦੀ ਇਹ ਤਾਂ ਪਿਛਲੇ ਸਾਲ ਦੀ ਕੁੱਟੀ ਸੀ। ਉਹ ਤਾਂ ਐਂ ਹੀ ਕਰਦੀ ਆ ਗੁਰਲੀਨ ਤੁਹਾਡੀ ਦੀ ਮੈਂ ਇਕੇ ਵਾਰ ਦੇਖੀ ਸੀ ਉਹ ਹਰੇਕ ਜਵਾਕ ਦੇ ਛਿੱਤਰ ਪਵਾਗੀ ਓਦਣ। ਨਾ ਨਾ ਗੱਲ ਤਾਂ ਸੁਣ ਲੈ ਮੇਰੀ।

ਕਹਿੰਦੀ ਕਹਿੰਦੀ ਆਹ ਇਹ ਤਾਂ ਨਵੇਂ ਸਾਲ ਚ ਕਹਿੰਦੀ ਤੇਰੇ ਪਹਿਲੀ ਵਾਰ ਕੁੱਟ ਪਈ ਆ।

ਫੇਰ ਮੇਰੀ ਆਲੀ ਦਾਦੀ ਨੇ ਓਹਨੂੰ ਕਿਹਾ ਅਮੋਲਕ ਨੂੰ।

ਹੋਰ ਸਾਰੇ ਹੱਸ ਪਏ . ਹਰਪ੍ਰੀਤ ਨੇ ਹਰਪ੍ਰੀਤ ਨੂੰ ਪੁੱਛਣ ਲੱਗ ਗੀ ਕਹਿੰਦੀ ਕਹਿੰਦੀ ਹੁਣ ਤਾਂ ਦਸਦੇ ਕਹਿੰਦੀ ਕੀ ਭਾਣਾ ਵਰਤਿਆ। ਅਮੋਲਕ ਕਹਿੰਦਾ,

ਕਹਿੰਦਾ ਕਹਿੰਦਾ ਕਹਿੰਦੀ ਮੈਂ ਨੀ ਦਸਦਾ ਕਹਿੰਦਾ ਪਹਿਲਾਂ ਮੈਂ ਰੋਟੀ ਖਾਊਂਗਾ।

ਸਾਡੇ ਉਹ ਉਪਰ ਕੀ ਕਹਿੰਦੇ ਨੇ ਪ੍ਰਵੀਨ ਨੀ ਹੈਗੀ।

ਮਾਸਟਰ ਨੂੰ ਕਹਿੰਦੀ ਵੀ ਇਹ ਨਾ ਹਰ ਇਕ ਹਰ ਇਕ ਜਵਾਕ ਦੇ ਪਰੌਠੇ ਕੱਢ ਕੇ ਖਾ ਜਾਂਦੀ ਆ ਜੀ ਅੱਛਾ, ਹਾਂ ਮਾਸਟਰ ਨੇ ਓਹਨੂੰ ਕੁੱਟਿਆ ਜਵਾਕ ਨੂੰ। ਸੇਵਕ ਕਹਿੰਦਾ ਅਮੋਲਕ ਨੂੰ।

ਕਹਿੰਦਾ ਕਹਿੰਦਾ ਜਿੰਨੀ ਮਰਜੀ ਕੁੱਟ ਖਾਈ ਚੱਲ ਕਹਿੰਦਾ ਕਹਿੰਦਾ ਮੈਂ ਪਰ ਭੁੱਖ ਨਹੀਂ ਜਰ ਸਕਦਾ। ਆਪਦੇ ਆਪ ਨੂੰ ਆਪਦੇ ਆਪ ਨੂੰ ਸਮਝਦਾ।

ਸਾਰਿਆਂ ਤੋਂ ਤੇਜ ਭੱਜਦਾ। ਹਾਂ ਉਹ ਤਾਂ ਚ ਵੀ। ਹੋਰ ਤੇਜ ਤਾਂ ਸਭ ਤੋਂ। ਭੈਣੇ ਜਿਹੜੀਆਂ ਆਪਣੇ ਖੇਡਾਂ ਹੋਈਆਂ ਨੇ।

ਓਹਦੇ ਚ ਤੂੰ ਕਾਹਦੇ ਚ ਲੱਗੀ ਆ ਜੇਹੜੀਂਆ ਖੇਡਾਂ ਹੋਣਗੀਆਂ ਹੁਣ।

ਅੱਛਾ ਸਾਡੇ ਸਕੂਲ ਚ ਕੱਲ ਨੂੰ ਉਹ ਕੀ ਕਹਿੰਦੇ ਨੇ ਆ ਕਾੱਲੇਜ ਚ। ਅੱਛਾ ਮੁਕਾਬਲਾ। ਨਾ ਬੀ ਉਹ ਕੀ ਕਹਿੰਦੇ ਨੇ ਆ। ਮੁਕਾਬਲਾ ਓਹੀ ਹੁੰਦਾ ਭੈਣੇ

ਪੰਜਾਬੀ ਆਪਣੀ ਮਾਤਾ ਭਾਸ਼ਾ।

ਆਹ ਅੰਗ੍ਰੇਜ਼ੀ ਅੰਗਰੂਜੀ ਪਤਾ ਨੀ ਕਿਥੋਂ ਆਗੀ ਜਿਆਦਾਤਰ ਪੰਜਾਬੀ ਆਪਣੀ ਮਾਤ ਭਾਸ਼ਾ।

ਹੋਰ ਸੁਣਾ ਭੈਣੇ? ਪੰਜਾਬੀ ਭਾਸ਼ਾ ਆਪਣੀ ਮਾ,

ਆਪਾਂ ਨੂੰ ਪੰਜਾਬੀ ਭਾਸ਼ਾ ਦੀ ਕਦਰ ਕਰਨੀ ਚਾਹੀਦੀ ਆ।

ਅੰਗਰੇਜ਼ੀ ਵੀ ਬੋਲੋ,

ਪਰ ਜੇ ਆਪਣੀ ਭਾਸ਼ਾ ਹੀ ਪੰਜਾਬੀ ਆ ਮਾਤਾ ਭਾਸ਼ਾ ਹੀ ਪੰਜਾਬੀ ਆ।

ਆਪਾਂ ਨੂੰ ਪੰਜਾਬੀ ਓ ਬੋਲਣੀ ਚਾਹੀਦੀ ਆ।

ਪੰਜਾਬੀ ਭਾਸ਼ਾ ਆਪਣੇ ਲਈ ਬਹੁਤ ਉਹ ਆ। ਹਾਂ ਭੈਣੇ। ਅਜੇ ਬਾਰੇ ਚਿਰ ਬਾਦ ਰਿਸ਼ਤੇਦਾਰੀ ਚੋ ਲੱਗਦੀ ਕੁਰਸ਼ਾਂ ਭਾਭੀ ਦੇ ਉਨ੍ਹਾਂ ਦਾ ਪਰਿਵਾਜ਼ ਸਾਡੇ ਕਰ ਆਈ ਚਾਅ ਪਾਣੀ ਪੀਣ ਪਿੱਛੋਂ ਓਵੇ ਰਸੋਈ ਚ ਖਾਣਾ ਬਣਾਉਣ ਲੱਗੀ

ਫਾਬੀ ਨੂੰ ਜ਼ੋਰ ਦੇ ਕਰ ਪੌਛਯਾ ਤਾ ਫਾਬੀ ਬੋਲੀ ਬਸ ਮਨ ਕਿ ਦਾਸ ਮੇਰੇ ਬਾਰੇ ਤਾ ਤੈਨੂੰ ਸਬ ਪਤਾ ਹੈ ਆਈ ਆਈ ਤਾ ਮੇਰੀ ਜ਼ਰਾ ਪ੍ਰਵਾਹ ਨਹੀਂ ਕਰਦੇ ਜਿਵੇ ਮਈ ਏਨਾ ਦੇ ਕੁਜ ਲੱਗਦੀ ਹੈ ਨਾ ਹੋਵੇ

ਮੇਨੂ ਕੁਜ ਪਤਾ ਨਹੀਂ ਹੋਂਦ ਕੋਈ ਕਾਦਰ ਨਹੀਂ ਮੇਰੀ ਕਰ ਚ ਆਈ ਤਾ ਸ਼ੁਰੂ ਤੂੰ ਹੈ ਕੋਈ ਗੱਲ ਮੇਰੇ ਨਾਲ ਖੁਲ ਕਰ ਨਹੀਂ ਕਰਦੇ ਸੀਧੇ ਮੂੰਹ ਨਹੀਂ ਬੋਲਦੇ ਬਸ ਰੌਬ ਹੈ ਪੈ ਜਾਨ ਗਏ ਜਿਵੇ ਮੇਰੇ ਅੰਦਰ ਦਿਲ ਹੋਵੇ ਹੈ ਨਾ ਮੇਨੂ ਵੀ ਬੁਰਾ ਲੱਗਦਾ ਆਈ ਮਨ ਮਈ ਵੀ ਆਖਰ ਇਨਸਾਨ ਹੈ ਬੋਲਦਿਆਂ ਬਲੱਦਾ ਫਾਬੀ ਫੀਸ ਗਈ ਤੇ ਉਸ ਦੀਆ ਅੱਖਾਂ ਚੂ ਹੰਜੁਵਾ ਦੇ ਬਰਸਾਤ ਹੋਣ ਲਗੀ ਬਸ ਇੰਨਾ ਟੇਨਸ਼ਿਓਣਾ ਨਾਲ ਆਈ ਬੀਮਾਰੀਆਂ ਦੇ ਬੀਮਾਰੀਆਂ ਲੱਗ ਗਿਆ ਨੇ ਮੇਨੂ ਤੇ ਫਾਬੀ ਪਹੁਬੀ ਰੋ ਪੈ ਮਈ ਫਾਬੀ ਨੂੰ ਕਰਾਰੀ ਚ ਲੈ ਕੇ ਚੁੱਪ ਕਰਨ ਲੱਗੀ ਏਨੇ ਨੂੰ ਜਸਦੀਪ ਫਾਬੀ ਦਾ ਬੀਟਾ ਨੇ ਆਵਾਜ਼ ਮਾਰੀ ਫਾਬੀ ਹੰਜੂ ਪੌਨਜਦੀ ਬਾਹਿਰ ਚਾਲੀ ਗਈ ਖਾਣਾ ਖਾ ਕੇ ਸ਼ਾਮ ਨੂੰ

ਅਸੀਂ ਜਿਵੇ ਪਾਜ ਕੇ ਓਹਨਾ ਦੇ ਕਰ ਗਏ ਅਗੈ ਫਾਬੀ ਨੂੰ ਮੁਰਦਾ ਹਾਲਤ ਚ ਪੀਯਾ ਦੇਖ ਮਈ ਤਾ ਖੁਦੀ ਰੋ ਪੈ ਤੇ ਫਾਬੀ ਦੀਆ ਸਾਰੀਆਂ ਗੱਲਾਂ ਮੇਰੇ ਦਿਲ ਓ ਦਿਮਾਗ਼ ਚ ਕੂਮੈਨ ਲੱਗੀਆਂ ਮਈ ਦੇਖਿਆ ਫਾਬੀ ਦਾ ਪਤੀ ਤੇ ਬੀਟਾ ਅੰਤਿਮਸੰਸਕਾਰ ਦੇ ਤਿਆਰੀ ਚ ਲੱਗੀ ਹੋਏ ਸੀ ਕਿਸੀ ਦੇ ਅਣਖ ਜੋ ਮੇਨੂ ਕੋਈ ਹੰਜੂ ਨਜ਼ਰ ਨਹੀਂ ਆਯਾ ਨਾ ਹੈ ਕਿਸੀ ਦੇ ਚੇਹਰੇ ਤੇ ਦੁੱਖ ਆ ਸ਼ਿਕਾਂ

ਉਸ ਰਿਸ਼ਤੇ ਦਾ ਕਿ ਜਿੰਦੇ ਚ ਕਾਟਾ ਪਿਆਰ ਨਾ ਹੋਵੇ ਸਾਰੀ ਜ਼ਿੰਦਗੀ ਇਕੋ ਕਰ ਚ ਇਖ਼ਟੀ ਬੈਤਾ ਉੱਠਣਾ ਦੁੱਖ ਸੁਖ ਸੰਜੈ ਨਾ ਕੀਤਾ ਤਾ ਕਦੀ ਜ਼ਿੰਦਗੀ ਕਦੇ ਰਿਸ਼ਤੇ

ਚਾਅ ਪਾਣੀ ਪੀਣ ਪਿੱਛੋਂ ਰਸੋਈ ਚ ਖਾਣਾ ਬਣੋਂ ਲੱਗੀ ਤਾ ਫਾਬੀ ਵੀ ਮੇਰੇ ਕੋਲ ਹੈ ਆ ਕੇ ਖਾਰੀ ਹੋ ਗਈ ਓਹਨਾ ਦਾ ਮੇਰੇ ਨਾਲ ਕਾਫੀ ਪਿਆਰ ਹੈ ਫਾਬੀ ਕਿ ਗੱਲ ਅਜੇ ਤਾ ਬੜੇ ਉਦਾਸ ਉਦਾਸ ਨਜਰ ਆ ਰਹੇ ਹੋ, ਮੈਂ ਭਾਭੀ ਦਾ ਲਟਕ ਦਾ ਚੇਹਰਾ ਦੇਖ ਭਾਭੀ ਨੂੰ ਜ਼ੋਰ ਦੇ ਕੇ ਪੁੱਛਿਆ ਤਾ ਭਾਭੀ ਬੋਲੀ ਬਸ ਮਨ ਕਿ ਦੱਸਾਂ ਮੇਰੇ ਬਾਰੇ ਤੇ ਤੈਨੂੰ ਸਬ ਪਤਾ ਹੀ ਆਈ ਆਈ ਤਾ ਮੇਰੀ ਜ਼ਰਾ ਪ੍ਰਵਾ ਨਹੀਂ ਕਰਦੇ ਜਿਵੇ ਮਈ ਏਨਾ ਦੇ ਕੁਜ ਲੱਗਦੀ ਹੈ ਨਾ ਹੋਵੇ ਜਵਾਨੀ ਤਾ ਐਸੇ ਤਰ੍ਹਾਂ ਲੱਗ ਗਈ ਪਾਰ ਹੁਣ ਬਰਦਾਸ਼ਤ ਨਹੀਂ ਹੋਂਦ ਪਤੀ ਤਾ ਪਤੀ ਤਿਦੋ ਜਾਮਿਆ ਪੁੱਤ ਵੇ ਵਾਦ ਖਾਨ ਨੂੰ ਪੈਂਦਾ ਆਈ ਨੂੰਹ ਨੇ ਐਡਾ ਕਿ ਇਜ੍ਜਤ ਕਰਨੀ ਆਈ ਕਰ ਚ ਜੋ ਮਰਜ਼ੀ ਹੋਵੇ ਮੇਨੂ ਕੁਜ ਪਤਾ ਕਰ ਚ ਜੋ ਮਰਜ਼ੀ ਹੋਵੇ ਮੇਨੂ ਕੁਜ ਪਤਾ ਨਹੀਂ ਹੋਂਦ ਕੋਈ ਕਾਦਰ ਨਹੀਂ ਮੇਰੀ ਕਰ ਚ ਆਈ ਤਾ ਸ਼ੁਰੂ ਤੂੰ ਹੈ ਮੇਰੇ ਨਾਲ ਕੋਈ ਗੱਲ ਖੁਲ ਕਰ ਨਹੀਂ ਕਰਦੇ ਸੀਧੇ ਮੂੰਹ ਨਹੀਂ ਬੋਲਦੇ ਬਸ ਰੌਬ ਹੈ ਪੈ ਜਾਨ ਗਏ ਜਿਵੇ ਮੇਰੇ ਅੰਦਰ ਦਿਲ ਹੋਵੇ ਹੈ ਨਾ ਮੇਨੂ ਵੀ ਬੁਰਾ ਲੱਗਦਾ ਆਈ ਮਨ ਮਈ ਵੇ ਆਖਰ ਇਨਸਾਨ ਹਨ ਬੋਲਦਿਆਂ ਬੋਲਦਿਆਂ ਫਾਬੀ ਫੀਸ ਪੈ ਜੇ ਉਸ ਦੀਆ ਅਣਖ ਚੂ ਹੰਜੁਵਾ ਦੇ ਬਰਸਾਤ ਹੋਣ ਲੱਗੀ ਬਸ ਏਨਾ ਟੇਨਸ਼ਿਓਣਾ ਨਾਲ ਹੈ ਬੀਮਾਰੀਆਂ ਦੇ ਬੀਮਾਰੀਆਂ ਲੱਗ ਗਿਆ ਨੇ ਮੇਨੂ ਤੇ ਭਾਭੀ ਪਹੁਬੀ ਰੋ ਪੈ ਮਈ ਭਾਭੀ ਨੂੰ ਕਰਾਰੀ ਚ ਲੈ ਕੇ ਚੁੱਪ ਕਰਨ ਲੱਗੀ ਏਨੇ ਚ ਜਸਵੀਪ ਭਾਭੀ ਦਾ ਬੇਟਾ ਨੇ ਆਵਾਜ਼ ਮਾਰੀ ਤਾ ਫਾਬੀ ਹੰਜੂ ਪੌਨਜ ਬਾਹਿਰ ਚਾਲੀ ਗਈ ਖਾਣਾ ਖਾ ਕੇ ਸ਼ਾਮ ਨੂੰ ਸਾਰਾ ਪਰਿਵਾਰ ਚਲਾ ਗਯਾ ਅਜੇ ਹਫਤਾ ਹੈ ਮਾਸ ਬੀਤਿਆ ਸੀ ਤੇ ਸਾਨੂ ਪਤਾ ਲਗਾ ਕ ਭਾਭੀ ਦੇ ਡਿਮਾਂਘ ਦੇ ਨਾਲਿ ਫਾਟਾਂ ਨਾਲ ਉਸ ਦੇ ਮੌਤ ਹੋ ਗਈ ਹੈ ਇੰਜ ਅਚਾਨਕ ਅਸੀਂ ਜਿਵੇ ਪਾਜ ਕੇ ਉਨ੍ਹਾਂ ਦੇ ਕਰ ਗਏ ਅਗੈ ਭਾਭੀ ਨੂੰ ਮੁਰਦਾ ਹਾਲਤ ਚ ਪਈ ਦੇਖ ਮਈ ਤਾ ਖ਼ੂਬੀ ਰੋ ਪੈ ਫਾਬੀ ਦੀਆ ਸਾਰੀ ਗੱਲਾਂ ਮੇਰੇ ਦਿਲ ਓ ਡਿਮਾਂਘ ਚ ਕੂਮੈਨ ਲੱਗੀਆਂ ਮਈ ਦੇਖਿਆ ਫਾਬੀ ਦਾ ਪਤੀ ਤੇ ਬੀਟਾ ਦਾਤ ਸਸਕਾਰ ਦੇ ਤਿਆਰੀ ਚ ਲੱਗੀ ਹੋਏ ਸੀ ਕਿਸੇ ਦੇ ਅਣਖ ਚੂ ਕੋਈ ਹੰਜੂ ਨਜ਼ਰ ਨਾ ਆਯਾ ਓਰ ਨਾ ਕਿਸੇ ਦੇ ਚੇਹਰੇ ਤੇ ਕੋਈ ਦੁੱਖ ਤਾ ਸ਼ਿਕਾਂ ਹਾਏ ਰੱਬ ਕਿਵੇਂ ਕੋਈ ਆਪਣੇ ਕਰ ਦੇ ਹੈ ਜੀ ਨਾਲ ਇੰਜ ਬਾਦ ਸਾਲੂਕੀ ਕਰ ਸਕਦਾ ਆਈ ਆਈ ਕਿਹੋ ਜੇ ਮਰਦਾਨਗੀ ਕ ਉਸ ਨਾਲ ਗ਼ੈਬੀ ਔਰਤ ਆਪਣਾ ਜੀਣ ਨਾ ਵੇ ਹਕ਼ ਕਹੋ ਦੇਵੇ ਉਸ ਰਿਸ਼ਤੇ ਦਾ ਕਿ ਫਾਇਦਾ ਜਿੰਦੇ ਸੇ ਰਾਫਤਾ ਪਿਆਰ ਨਾ ਹੋਵੇ ਸਾਰੀ ਜ਼ਿੰਦਗੀ ਅੱਖੋਂ ਕਰ ਚ ਇਖ਼ਟੀ ਬੈਠਣਾ ਉੱਠਣਾ ਓਰ ਦੁੱਖ ਸੁਖ ਸੰਜੈ ਨਾ ਕੀਤਾ ਕਦੀ ਜ਼ਿੰਦਗੀ ਤੇ ਕਦੇ ਰਿਸ਼ਤੇ ਆਸ ਨਾਲ ਤੇ ਖ਼ਤਮ ਕਰ ਦੇਣਾ ਚਾਹੀਦਾ ਏਹੋ ਜੇ ਪੋਹਕੇ ਰਿਸ਼ਤਿਆਂ ਨੂੰ ਆਹ ਸਿਰਫ ਸਮਾਜ ਤੇ ਡਰ ਤੋਂ ਪਤਾ ਨਹੀਂ ਕਿਊ ਅਸੀਂ ਸਾਰੀ ਉਮਰ ਇਹੋ ਜੇ ਬੋਜਲ ਰਿਸ਼ਤਿਆਂ ਦਾ ਬੋਝ ਚੁਕੀ ਫਿਰਦੇ ਰਹਿੰਦੇ ਆ ਤੇ ਡਾਢੇ ਹੀ ਦੁਖੀ ਮਨ ਨਾਲ ਮੈਂ ਓਸੇ ਵੇਲੇ ਕਰ ਪਰਤ ਆਈ। ਅਜੇ ਬਾਰੇ ਚਿਰ ਬਾਦ ਰਿਸ਼ਤੇ ਦਾਰੀ ਚੂ ਲੱਗਦੀ ਕੁਰਸ਼ਾਂ ਫਾਬੀ ਦੇ ਓਹਨਾ ਦਾ ਪਰਿਵਾਜ਼ ਸਾਡੇ ਕਰ ਆਈ ਚ ਪਾਣੀ ਪੀਣ ਲੱਗੀ ਪਿੱਛੋਂ ਓਵੇ ਰਸੋਈ ਚ ਖਾਣਾ ਪਾਕਾਂ ਲੱਗੀ ਤਾ ਫਾਬੀ ਵੀ ਮੇਰੇ ਕੋਲ ਹੈ ਆ ਕੇ ਖਾਰੀ ਹੋ ਗਈ ਓਹਨਾ ਦਾ ਮੇਰੇ ਨਾਲ ਕਾਫੀ ਪਿਆਰ ਆਈ ਫਾਬੀ ਕਿ ਗੱਲ ਆਈ ਅਜੇ ਤਾ ਬਾਰੇ ਉਦਾਸ ਉਦਾਸ ਨਾਜਰ ਆ ਰਹੇ ਹੋ ਮਈ ਫਾਬੀ ਦਾ ਲਟਕਦਾ ਚੇਹਰਾ ਦੇਖ ਫਾਬੀ ਨੂੰ ਜ਼ੋਰ ਦੇਖ ਕੇ ਪੌਛਯਾ ਤਾ ਫਾਬੀ ਬੋਲੀ ਬਸ ਮਨ ਕਿ ਦਾਸ ਮੇਰੇ ਬਾਰੇ ਤਾ ਆਈ ਜ਼ਰਾ ਵੇ ਪ੍ਰਵਾਹ ਨਹੀਂ ਕਰਦੇ ਜਿਵੇ ਮਈ ਏਨਾ ਦੇ ਕੁਜ ਲੱਗਦੀ ਹੈ ਨਾ ਹੋਵੇ ਜਵਾਨੀ ਤਾ ਐਸੇ ਤਰ੍ਹਾਂ ਲੱਗ ਗਈ ਪਾਰ ਹੁਣ ਬਰਦਾਸ਼ਤ ਨਹੀਂ ਹੋਂਦ ਪਤੀ ਤਾ ਪਤੀ ਤਿਦੋ ਜਾਮਿਆ ਪੁੱਤ ਵੇ ਵਡ ਖਾਨ ਨੂੰ ਪੈਂਦਾ ਆਈ ਨੂੰਹ ਨੇ ਇਹਦਾ ਕਿ ਇਜ੍ਜਤ ਕਰਨੀਆਂ ਆਈ ਕਰ ਚ ਜੋ ਮਰਜ਼ੀ ਹੋਵੇ ਮੇਨੂ ਕੁਜ ਪਤਾ ਨਹੀਂ ਹੋਂਦ ਕੋਈ ਕਾਦਰ ਨਹੀਂ ਮੇਰੀ ਕਰ ਚ ਆਈ ਤਾ ਸ਼ੁਰੂ ਤੂੰ ਹੈ ਮੇਰੇ ਨਾਲ ਕੋਈਂ ਗੱਲ ਖੁਲ ਕਰ ਨਹੀਂ ਕਰਦੇ ਸੀਧੇ ਮੂੰਹ ਨਹੀਂ ਬੋਲਦੇ ਬਸ ਰੌਬ ਹੈ ਪੈ ਜਾਨ ਗਏ ਜਿਵੇ ਮੇਰੇ ਅੰਦਰ ਦਿਲ ਹੋਵੇ ਹੈ ਨਾ ਮੇਨੂ ਵੀਏ ਬੁਰਾ ਲੱਗਦਾ ਆਈ ਮਨ ਮਈ ਵੇ ਆਖ਼ਰ ਇਨਸਾਨ ਹਨ ਬੋਲਦਿਆਂ ਬੋਲਦਿਆਂ ਫਾਬੀ ਫੀਸ ਪੈ ਤੇ ਉਸ ਦੀਆ ਅਣਖ ਚੂ ਹੰਜੁਵਾ ਦੀ ਬਰਸਾਤ ਹੋਣ ਲੱਗੀ ਬਸ ਇੰਨਾ ਟੇਨਸ਼ਿਓਣਾ ਨਾਲ ਬੀਮਾਰੀਆਂ ਦੇ ਬੀਮਾਰੀਆਂ ਲੱਗ ਗਿਆ ਨੇ ਮੇਨੂ ਤੇ ਫਾਬੀ ਪਹੁਬੀ ਰੋ ਪੈ

ਖਾਣਾ ਖਾ ਕੇ ਸ਼ਾਮ ਨੂੰ ਸਾਰਾ ਪਰਿਵਾਰ ਚਲਾ ਗਯਾ ਅਜੇ ਹਫਤਾ ਹੈ ਮਾਸ ਬੀਤਿਆ ਸੀ ਕ ਸਾਨੂ ਪਤਾ ਲਗਾ ਕ ਫਾਬੀ ਦੇ ਡਿਮਾਂਘ ਦੇ ਨਾਲਿ ਪੱਟਾਂ ਨਾਲ ਉਸ ਦੇ ਮੌਤ ਹੋ ਗਈ ਹੈ ਇੰਜ ਅਚਾਨਕ ਅਸੀਂ ਜਿਵੇ ਭੱਜ ਕੇ ਉਨ੍ਹਾਂ ਦੇ ਘਰ ਗਏ ਅਗੈ ਭਾਭੀ ਨੂੰ ਮੁਰਦਾ ਹਾਲਤ ਚ ਪੈ ਵੇਖ ਮੈਂ ਤਾ ਪੁਬੀ ਰੋ ਪੈ ਤੇ ਭਾਭੀ ਦੀਆ ਸਾਰੀ ਗੱਲਾਂ ਮੇਰੇ ਦਿਲ ਓ ਦਿਮਾਖ ਵਿਚ ਘੁੰਮਣ ਲੱਗਿਆ। ਮੈਂ ਦੇਖਿਆ ਭਾਭੀ ਦਾ ਪਤੀ ਤੇ ਬੇਟਾ ਆਪਣੀ ਤਿਆਰੀ ਚ ਲੱਗੀ ਹੋਏ ਸੀ ਕਿਸੀ ਦੀ ਵੀ ਅਣਖ ਚੂ ਮੇਨੂ ਕੋਈ ਹੰਜੂ ਨਜ਼ਰ ਨਹੀਂ ਆਯਾ ਓਰ ਨਾ ਹੈ ਕਿਸੀ ਦੇ ਚੇਹਰੇ ਤੇ ਕੋਈ ਦੁੱਖ ਆ ਸ਼ਿਕਾਂ

ਉਸ ਰਿਸ਼ਤੇ ਦਾ ਕਿ ਫਾਇਦਾ ਜਿੰਦੇ ਚ ਰਸਤਾ ਪਿਆਰ ਨਾ ਹੋਵੇ ਸਾਰੀ ਜ਼ਿੰਦਗੀ ਇਕੋ ਕਰ ਚ ਇਕਟੀ ਬੈਠਣਾ ਉੱਠਣਾ ਕੋਈ ਦੁੱਖ ਸੁਖ ਨਾ ਕਿਤਨਾ ਨਾ ਸਾਰੀ ਜ਼ਿੰਦਗੀ ਸੰਜੈ ਨਾ ਕੀਤਾ ਕਦੀ ਜ਼ਿੰਦਗੀ ਤੇ ਕਦੇ ਰਿਸ਼ਤੇ ਇਸ ਨਾਲੋਂ ਤੇ ਖਤਮ ਕਰ ਦੇਣਾ ਚਾਹੀਦਾ ਆਈ ਇਹੋ ਜੇ ਪੋਹਕੀਆਂ ਰਿਸ਼ਤੀਯ ਨੂੰ ਬਸ ਸਿਰਫ ਸਮਾਜ ਦੇ ਡਾਰ ਤੂੰ ਪਤਾ ਨਹੀਂ ਕਿਊ ਅਸੀਂ ਅਸੀਂ ਉਮਰ ਬੋਜਲ ਰਿਸ਼ਤਿਆਂ ਦਾ ਬੋਜ ਚੁਕੀ ਫਿਰਦੇ ਆ ਤੇ ਦਾਦੇ ਹੈ ਦੁਖੀ ਮਨ ਨਾਲ ਮਈ ਓਸੇ ਵੇਲੇ ਕਰ ਬਾਜ ਆਈ ਅਜੇ ਬਾਰੇ ਚਿਰ ਬਾਦ ਰਿਸ਼ਤੇਦਾਰੀ ਚੁਈ ਲੱਗਦੀ ਕੁਰਸ਼ਾਂ ਫਾਬੀ ਤੇ ਓਨਾ ਦਾ ਪਰਿਵਾਰ ਸਾਡੇ ਕਰ ਆਈ

ਕਿ ਗੱਲ ਅਜੇ ਤਾ ਬਾਰੇ ਉਦਾਸ ਉਦਾਸ ਨਾਜਰ ਆ ਰਹੇ ਹੋ ਮਈ ਫਾਬੀ ਦਾ ਲਟਕਦਾ ਚੇਹਰਾ ਦੇਖ ਫਾਬੀ ਨੂੰ ਜ਼ੋਰ ਦੇਖ ਪੌਚਿਆਂ ਤਾ ਫਾਬੀ ਬੋਲੀ ਬਸ ਮਨ ਕਿ ਦਾਸ ਮੇਰੇ ਬਾਰੇ ਤਾ ਸਬ ਤੈਨੂੰ ਪਤਾ ਹੈ ਹੈ ਆਈ ਤਾ ਮੇਰੀ ਜ਼ਰਾ ਪ੍ਰਵਾ ਨਹੀਂ ਕਰਦੇ ਜਿਵੇ ਮਈ ਏਨਾ ਦੇ ਕੁਜ ਲੱਗ ਦੀ ਹੈ ਨਾ ਹੋਵੇ ਜਵਾਨੀ ਤਾ ਐਸੇ ਤਰ੍ਹਾਂ ਹੈ ਲੱਗ ਗਈ ਪਰ ਹੁਣ ਬਰਦਾਸ਼ਤ ਨਹੀਂ ਹੋਂਦ ਪਤੀ ਤਾ ਪਤੀ ਟਿਡ ਤੋਂ ਜੰਮਿਆ ਪੁੱਤ ਵੀ ਵਡ ਖਾਨ ਨੂੰ ਪੈਂਦਾ ਏ। ਨੂੰ ਨੇ ਕਿ ਇਜ੍ਜਤ ਕਰਨੀ ਆ ਕਰ ਚ ਜੋ ਮਰਜ਼ੀ ਹੋਵੇ ਮੇਨੂ ਕੁਜ ਪਤਾ ਨਹੀਂ ਹੁੰਦਾਂ।

ਬਸ ਰੌਬ ਹੈ ਪੈ ਜਾਨ ਗਏ ਜਿਵੇ ਮੇਰੇ ਅੰਦਰ ਦਿਲ ਹੋਵੇ ਹੈ ਨਾ ਮੇਨੂ ਵੀ ਬੁਰਾ ਲੱਗਦਾ ਆਈ ਮਨ ਮਈ ਵੇ ਆਖ਼ਰ ਇਨਸਾਨ ਹਨ ਬੋਲਦਿਆਂ ਬੋਲਦਿਆਂ ਫਾਬੀ ਫੀਸ ਪੈ

ਮਈ ਫਾਬੀ ਨੂੰ ਕਰਾਰੀ ਚ ਲੈ ਕੇ ਚੁੱਪ ਕਰਨ ਲੱਗੀ ਇੰਨੇ ਨੂੰ ਜਸਵੀਪ ਫਾਬੀ ਦਾ ਬੀਟਾ ਨੇ ਅਵਾਜ ਮਾਰੀ ਤਾ ਫਾਬੀ ਹੰਜੂ ਪੌਨਜ ਕਰ ਬਾਹਿਰ ਚਾਲੀ ਗਈ ਖਾਣਾ ਖਾ ਕੇ ਸ਼ਾਮ ਨੂੰ ਸਾਰਾ ਪਰਿਵਾਰ ਚਲਾ ਗਯਾ ਅਜੇ ਹਫਤਾ ਹੈ